ਹਾਂਜੀ, ਮੇਰਾ ਨਾ ਨੀਟੂ ਸਟਰਾਂ ਆਲਾ ਤੇ ਮੈ ਜਲੰਧਰ ਤੋਂ ਗੱਲ ਕਰ ਰਿਹਾ ਆ, ਤੇ ਥੋਨੁ ਅੱਜ ਜਿਹੜਾ ਮੈਂ ਦੱਸਣ ਜਾਂ ਰਿਹਾ, ਉਹ ਆਪਣੇ ਬਾਰੇ ਦੱਸਣ ਜਾ ਰਿਹਾ ਆ ਤੇ ਮੈ ਆਪਣੇ ਜੀਵਨ ਵਾਰੇ ਦੱਸਣ ਜਾ ਰਿਹਾ ਆ ਹੈ L ਮੇਰੀ ਜਿਹੜੀ ਮੁਢਲੀ ਪੜਾਈ ਆ ਇਹ ਪਿੰਡ ਦੇ ਵਿਚ ਹੋਈ ਆ ਤੇ ਐਥੇ ਮੈਂ ਦਸ ਜਮਾਤਾਂ ਪੜਿਆ ਉਸਤੋਂ ਬਾਅਦ ਮੈਂ ਚੰਡੀਗੜ੍ਹ ਵਲ ਰੁੱਖ ਦੇਖ ਲਿਆ ਤੇ ਜਦੋਂ ਮੈਂ ਚੰਡੀਗੜ੍ਹ ਲੱਗਿਆ ਤੇ ਸ਼ੁਰੂ-ਸ਼ੁਰੂ ਚ ਬੜਾ। ਤੀ ਉਤਸੁਕਤਾ ਨਾਲ ਜਾਂਦਾ ਸੀਗਾ ਤੇ ਮੈਂ ਕਦੇ ਜਿਹੜਾ ਸਾਡਾ SCHOOL ਲਗਦਾ ਸੀ ਇਹ ਸਾਡੇ ਪੰਜ ਬਜੇ start ਹੋ ਜਾਂਦਾ ਸ਼ੁਰੂ ਹੋ ਜਾਂਦਾ ਸੀ। ਤੇ ਸਾਡੀ ਜਿਹੜੀ ਛੁਟੀ ਹੁੰਦੀ ਸੀ ਉਹ ਡੇਢ ਕ ਬਜੇ ਹੋ ਜਾਂਦੀ ਸੀ ਤੇ ਅਸੀਂ ਜਦੋਂ ਮੈਂ ਮੈਂਨੂੰ ਜਦੋਂ ਘਰੋਂ ਨਿਕਲਣਾ ਪੈਂਦਾ ਸੀ ਤੇ ਮੈਂ ਸਾਡੇ ਚਾਰ ਬਜੇ ਸਵੇਰੇ ਉੱਠਦਾ ਤੇ ਨਾਦਾਂ ਫਿਰ ਬੁਰਸ਼ ਬਗੈਰਾ ਕਰਕੇ fresh up ਹੋਕੇ ਸਾਡੇ ਕੇ ਪੰਜ ਬਜੇ ਤੁਰ ਪੈਂਦਾ ਤੇ ਸਾਡੇ ਛੇ ਬਜੇ ਮੇਰੀ bus ਮੈਨੂੰ ਛੱਬੀ sector ਚੰਡੀਗੜ੍ਹ ਲਾਹ ਦਿੰਦੀ ਸੀ ਤੇ ਓਥੇ ਮੈਂ ਜਾਕੇ school ਵਿਚ ਪੜਦਾ ਸੀਗਾ ਤੇ ਕਈ ਬਾਰ ਮੈਂ। ਨਹੀਂ ਵੀ ਪੜਦਾ ਦਾ ਤੇ ਓਦੋ ਮੈਂ bunk ਮਾਰਕੇ ਮੇਰਾ ਇਕ ਮਿੱਤਰ ਸੀਗਾ, ਰਿੰਕੂ ਓਹਦੇ ਨਾਲ ਘੁੰਮਦਾ ਹੁੰਦਾ ਸੀ ਤੇ ਮੈਂ ਤੇ ਰਿੰਕੂ ਨੇ ਸਤਾਰਾ ਆਲੇ bus stand ਸਤਾਰਾਂ ਵਾਲੇ bus stand ਤੇ ਜਾਕੇ ਘੁੰਮਣਾ ਫਿਰਣਾ। ਤੇ ਓਥੇ ਕੁੜੀਆਂ ਵੀ ਹੁੰਦੀਆਂ ਸੀ, ਤੇ ਕੁੜੀਆਂ ਨੂੰ ਅਸੀਂ ਵੇਖਦੇ ਹੁੰਦੇ ਸੀ ਤੇ ਸਾਡੀ ਕੁੜੀਆਂ ਨਾਲ ਓਥੇ ਯਾਰੀ ਪੈਗੀ, ਤੇ ਅਸੀਂ ਚਾਰ ਪੰਜ ਕੁੜੀਆਂ ਇਕ ਦਿਨ ਘੁਮਾਣ ਲੈਗੇ, ਤੇ ਜਦੋਂ ਅਸੀਂ ਘੁਮਾਣ ਲੈਗੇ ਅਸੀਂ। sector ਸੋਲਾ ਦੇ park ਸ਼ਾਂਤੀ ਪੁੰਜ ਲੈ ਕੇ ਗਏ। ਓਥੇ ਅਸੀਂ ਬੈਠੇ ਗੱਲਾਂ ਕਰੀਆਂ ਕੁੜੀਆਂ ਨਾਲ ਤੇ ਜਦੋਂ ਅਸੀਂ ਗੱਲ ਕਰ ਰਹੇ ਸੀ ਤੇ ਕੁੜੀਆਂ ਨਾਲ। ਤੇ ਕੁੜੀਆਂ, ਇਕ ਕੁੜੀ ਨੇ ਕਿਹਾ ਵੀ ਮੈਨੂੰ ਭੁੱਖ ਲਗੀ ਆ, ਤੇ ਸਾਡੇ ਕੋਲ ਪੈਸੇ ਨੀ ਸੀਗੇ ਤੇ ਮੇਰੇ ਕੋਲ ਸਿਰਫ ਸੌ ਰੁਪਿਆ ਸੀਗਾ ਤੇ ਉਹ ਸੌ ਰੁਪਿਆ ਦੇਕੇ ਕੇ

ਤੇ ਸਾਡੇ ਕੋਲ ਇਕ ਰੁਪਿਆ ਨੀ ਬਚਿਆਂ, ਤੇ ਕੁੜੀਆਂ ਅਗੇ-ਅਗੇ ਜਾਂਦੀਆਂ ਸੀ ਅਸੀਂ ਪਿਛੇ-ਪਿਛੇ ਤੇ ਜਾਂਦੇ ਹੋਏ ਸਾਨੂੰ ਫਿਰ ਓਥੋਂ ਵਿਚ ਪੰਜ ਸੌ ਰੁਪਿਆ ਲੱਭਿਆ ਤੇ ਜਦੋਂ ਪੰਜ ਸੋ ਰੁਪਿਆ ਲੱਭਿਆ ਤੇ ਸਾਡੇ ਮੂੰਹ ਖਿੜ ਗਏ ਅਸੀਂ ਹੱਸਦੇ-ਹੱਸਦੇ ਗਏ ਓਥੋਂ, ਤੇ ਅਸੀਂ market ਜਾਕੇ, ਮੈਂ ਤੇ ਰਿੰਕੂ ਨੇ ਰੱਜ ਕੇ ਖਾਇਆ ਪਿਆ, ਤੇ ਖਾਣ ਪੀਣ ਤੋਂ ਬਾਅਦ ਅਸੀਂ ਫਿਰ ਵਾਪਸ ਵਿੱਚ ਵਾਪਸ ਆਗੇ ਤੇ ਸ਼ਾਮ ਨੂੰ ਮੈਂ ਜਾਕੇ ਆਪਣੇ। ਬਿਸਤਰ ਤੇ ਪੈ ਗਿਆ ਤੇ ਰੋਟੀ ਰਾਟੀ ਖਾਕੇ ਉਸਤੋਂ ਬਾਅਦ ਸਵੇਰੇ ਫਿਰ ਉਠਿਆ। ਸਵੇਰੇ ਉੱਠਨ ਤੋਂ ਬਾਅਦ ਰਿੰਕੂ ਮੇਰੇ ਨਾਲ school ਗਿਆ, ਤੇ ਐਦਾਂ ਹੀ ਇਕ ਬਾਰ ਹੋਇਆ ਕਿ ਵੀ ਮੈਂ ਨਾਂ class ਲਾਂਦਾ ਸੀਗਾ ਤੇ ਮੇਰੀ English ਆਲੀ teacher ਸੀਗੀ। ਓਹਦੇ ਨਾਲ ਮਇਕ ਮੁੰਡੇ ਦੀ pared ਲੱਗ ਰਹੀ ਸੀ ਤੇ ਓਹਨੂੰ ਪਿਛੇ ਬਾਹਾਂ ਉਤੇ ਕਰਾਕੇ ਖੜਾ ਦਿਤਾ ਤੇ ਮੈਂ ਓਹਦੀ photo ਖਿੱਚਣ ਲਗਿਆ, ਤੇ ਉਹ ਉਸ ਮੁੰਡੇ ਨੇ madam ਨੂੰ ਕਹਿ ਤਾ ਕਿ ਮੇਰੀ photo ਖਿੱਚ ਰਿਹਾ। madam ਮੇਰੇ ਕੋਲ ਆਈ madam ਕਹਿੰਦੀ ਵੀ phone ਦੇ, ਮੈਂ ਕਿਆ madam ਮੇਰੇ ਕੋਲ phone ਨਹੀਂ ਹੈ. madam ਕਹਿੰਦੀ ਤੇਰੇ ਕੋਲ phone ਹੈ, ਮੈਂ ਕਿਹਾ ਨਹੀਂ ਹੈ ਮੇਰੇ ਕੋਲ ਸਿਰਫ cover ਹੈ ਉਸ time ਮੈਂ ਨਵਾਂ-ਨਵਾਂ phone ਲੀਤਾ ਸੀ। ਤੇ ਉਸ phone ਤੇ ਉਸ phone ਨੂੰ ਮੈਂ ਬਹੁਤ ਪਿਆਰ ਨਾਲ ਰੱਖਦਾ ਸੀਗਾ ਤੇ ਜਦੋਂ madam ਆਈ ਤੇ ਮੈਂ phone ਆਪਣਾ ਅੱਗੇ pase ਕਰਤਾ ਜਦੋਂ ਮੈਂ ਆਪਣਾ phone ਅਗੇ pase ਕੀਤਾ। madam ਮੇਰਾ phone ਲੱਭ ਰਹੀ ਸੀ। madam ਨੇ ਮੈਨੂੰ ਖੜਾ ਕਰਵਾ ਲਿਆ ਤੇ ਮੇਰੀ bag ਦੀ ਤਲਾਸ਼ੀ ਲੀਤੀ ਤੇ ਮੇਰੇ bag ਦੀ ਤਲਾਸ਼ੀ ਲੈਣ ਮਗਰੋ madam ਨੂੰ ਕੁਛ ਨਹੀਂ ਮਿਲਿਆ।

ਤੇ ਕੁੜੀ ਕੋਲ ਮੇਰਾ phone ਲੱਭ ਗਿਆ ਤੇ madam ਨੇ ਮੇਰਾ phone ਦੱਬ ਲਿਆ। ਮੇਰੀ madam ਨੇ ਫੇਰ ਮੇਰੇ ਇਕ ਥਪੜ ਲਗਾਇਆ ਤੇ ਮੈਨੂੰ ਕਿਹਾ ਵੀ ਆਹ phone ਕਿਥੋਂ ਆਇਆ ਤੇ ਮੈ ਓਹਨਾ ਨੂੰ ਕਿਹਾ ਵੀ।

ਜਿਹੜਾ ਮੇਰਾ ਮਿੱਤਰ ਸੀਗਾ ਓਹਨੂੰ ਆਪਣੀ ਗੱਲ ਦੱਸੀ ਏਹ। ਉਹ ਮੇਰੇ ਨਾਲ ਤੁਰ ਜਾਣ ਨੂੰ ਤਿਆਰ ਹੋ ਗਿਆ ਤੇ ਉਹ ਤੇ ਮੇਰਾ ਇਕ ਹੋਰ ਮਿੱਤਰ ਬਾਹਮਣ ਅਸੀਂ ਤਿੰਨੇ ਬੰਦੇ ਗਏ ਤੇ ਮੈ class ਲੈ ਰਿਹਾ ਸੀ, ਤੇ ਉਹ ਦੁਪਹਿਰੇ ਨੂੰ ਆਏ । ਜਦੋ ਉਹ ਦੁਪਹਿਰੇ ਨੂੰ ਆਏ madam ਕੋਲ ਖੜੇ, ਤੇ madam ਨੂੰ ਕਹਿੰਦੇ ਵੀ ਮੈ ਰਿੰਕੂ ਕਿਹੰਦਾ, ਵੀ ਮੈ ਇਹਦਾ ਭਾਈ ਹੇਗਾ, madam ਕਹਿੰਦੀ ਤੂੰ ਤਾ ਲੱਗਦਾ ਨਹੀਂ, ਪਰ ਇਹ ਜਰੂਰ ਲੱਗਦਾ ਬਾਹਮਣ ਤੇ ਫੇਰ ਰਿੰਕੂ ਕਿਹਦਾ ਨਹੀਂ, ਮੈ ਇਹਦਾ ਵੱਡਾ ਭਰਾ madam ਅਗੇ ਤੋਂ ਇਹ phone ਨਹੀਂ ਲੈ ਕੇ ਆਉਗਾ, ਜੇ ਵੋ ਤੇ madam ਨੂੰ ਓਹਨੇ ਕਾਫੀ ਸਾਰੀ ਗੱਲਾਂ ਦੱਸੀਆਂ, ਤੇ madam ਪਿਗਲ ਕੇ madam ਨੇ ਮੇਰਾ phone ਦੇ ਦਿੱਤਾ ।

ਜੋ ਕਿ ਮੈ ਅਤੇ ਰਿੰਕੂ ਇਕ ਵਾਰ ਫੇਰ club ਚ ਗਏ, ਜਦੋ ਕਲੱਬ ਚ ਗਏ ਅਸੀ ਰਾਤ ਦਾ time ਸੀਗਾ। ਅਸੀ ਪੰਚਕੂਲੇ club ਦੇ ਵਿਚ ਆਪਣਾ ਹੀ ਯਾਰ ਮਿੱਤਰ ਸੀ, ਯਾਰ ਦੋਸਤ ਸੀਗਾ ਜਿਹੜੇ ਵੀ club ਵਿਚ ਗਏ ਸੀ । ਉਹ club ਵਿਚ ਅਸੀ ਹੂਕਾਂ ਵਗੈਰਾ ਪੀਤਾ, ਤੇ ਉਸ ਤੋਂ ਬਾਦ ਨੱਚ ਨੁੱਚ ਕੇ ਅਸੀ ਆਉਂਣ ਲਗੇ, ਤੇ ਰਾਤ ਨੂੰ ਧੁੰਦ ਪੈ ਗਈ ਜਦੋ ਉਹ ਧੁੰਦ ਪਈ march january ਦਾ ਮਹੀਨਾ ਸੀਗਾ । ਪਹਿਲੀ january start ਹੋਈ ਸੀ ਤੇ ਉਸ ਵਿੱਚ ਦੂਰ ਦੂਰ ਤਕ ਧੁੰਦ ਪੈ ਰਹੀ ਸੀ ਤੇ ਜਦੋ ਧੁੰਦ ਪੈ ਰਹੀ ਤੇ ਮੈ ਦੇਖਿਆ ਦੂਰ ਦੂਰ ਤੱਕ ਕੋਈ ਵੀ ਨਹੀਂ ਹੈ ਅਸੀ ਡਰ ਗਏ ਤੇ ਡਰ ਕੇ ਫੇਰ ਬਾਪਸ ਪਿੱਛੇ ਆਏ ਪਿੱਛੇ ਆਉਣ ਮੰਗਰੋਂ ਫੇਰ ਅਸੀ ਚੰਡੀਗੜ ਹੋ ਕੇ ਫੇਰ ਘਰ ਗਏ ਤੇ ਏਹ ਤਾਂ ਸੀਗੀ, ਮੇਰੀ ਜਿਹੜੀ ਜੀਵਨ ਦੀ ਕਹਾਣੀ ਸੀ ਗੀ, ਤੇ ਹੁਣ ਮੈ ਜਿਹੜਾ ਸੋਨੂ ਦੱਸਣ ਜਾ ਰਿਆ ਹੇਗਾ । ਇਹ ਇਕ ਮੈਨੂੰ ਬਹੁਤ ਵਧੀਆ ਕਵਿਤਾ ਲੱਗਦੀ ਐ, ਤੇ ਮੈਂ ਓਹਦੇ ਬਾਰੇ ਓਹਦਾ ਜਿਹੜਾ ਲੇਖਕ ਆ ਓਹਦੇ ਬਾਰੇ ਤੁਹਾਨੂੰ ਦੱਸਣਾ ਚਾਉਂਦਾ ਹਾਂ ਇਸ ਕਵਿਤਾ ਦਾ ਉਂਝ ਤਾਂ ਨਾਮ ਨਵੇਂ ਆਯਾਮ ਹੈ।

ਤੀਜੇ ਸੰਸਾਰ ਦੀਆ ਸਿਆਸੀ ਤੇ ਆਰਥਿਕ ਮੁਸ਼ਕਲਾ ਜਨਉਪਭੋਕਤਾ ਸਮਾਜਿਕ ਵਿਵਸਥਾ ਦੀ ਵੀ ਨਵੀ ਨੁਹਾਰ ਆਦਿ ਪੱਖ ਪ੍ਰਮੁੱਖ ਰੂਪ ਧਾਰਨ ਕਰਦੀ ਹੈ । ਇਸੇ ਲਈ, ਇਸ ਕਾਵਿ ਵਿਚ ਜੀਵਨ ਨਵੀਨ ਬੋਧ ਵੀ ਹੈ । ਨੈਤਿਕ ਪ੍ਰਤਿ ਮਾਨਵ ਦੀ ਗਿਰਾਵਟ ਦਾ ਅਹਸਾਸ ਵੀ ਹੋਇਆ ਹੈ, ਅਤੇ ਨਵੀ. ਅਤੇ ਨਵੀ ਜਿਹੜੀ ਹੈ ਸਾਡੇ ਕੋਲ ਪ੍ਰਤੀਵਾਦੀ ਤਸੱਲੀ ਵੀ ਹੈ। ਅਜੋਕੀ ਕਵਿਤਾ ਸਦੀਵੀ ਤੱਥਾਂ ਦੇ ਵੱਡੇ ਵੱਡੇ ਆਦਰਸ਼ਾ ਦੀ ਥਾਂ ਵਰਤਮਾਨ ਦੀ ਮਹੱਤਤਾ ਅਤੇ ਵਰਤਮਾਨ ਨੂੰ ਜਿਉਣ ਦੀ ਤਸੱਲੀ ਵੱਲ ਰੁਕ ਕਰਦੀ ਹੈ। ਵਰਤਮਾਨ ਕਵੀ ਰਚਨਾ ਵਿੱਚ ਇੱਕ ਪਾਸੇ ਕਥਾ ਕਵੀ ਤੇ ਲਂਬੀ ਕਵਿਤਾ ਦਾ ਰੁਝਾਨ ਮੌਜੂਦ ਹੈ ਤਾ ਦੂਜੇ ਪਾਸੇ ਲਹੂ ਹਿੱਤਾਂ ਦੀ ਰਚਨਾ। ਦੀ ਰੂਚੀ ਹੀ ਪ੍ਰਭਲ ਹੈ। ਆਧੁਨਿਕ ਪੰਜਾਬ ਦੀ ਕਵੀ ਅੱਜ ਵੀ ਅਜਿਹੀਆਂ ਪ੍ਰਵਿਰਿਤੀਆ ਹਨ । ਤੇ ਇਹ ਜਿਹੜੀ ਕਹਾਣੀ ਹੈ ਭਾਈ ਵੀਰ ਸਿੰਘ ਦੀ ਲਿਖੀ ਹੋਈ, ਬੋਹਤ ਹੀ ਵਧੀਆ ਇੱਕ ਕਵਿਤਾ ਹੈ. ਜਿਹੜੀ ਹੁਣ ਜੋ ਗੁਲਾਬ ਦਾ ਫੁੱਲ ਤੋੜਨ ਵਾਲੇ ਨੂੰ ਡਾਲੀ ਨਾਲੋਂ ਤੋੜ ਨਾ ਸਾਨੂੰ ਆਸਾ ਹਟ। ਮਹਿਕ ਦੀ ਲਾਈ ਲੱਖ ਗਾਹਕ ਅਜਿਹੇ ਪੂਗੇ ਆ ਕੇ ਖਾਲੀ ਇਕ ਨਾ ਜਾਈ ਤੂੰ ਜੇ ਇਕ ਤੋੜ ਕੇ ਲੈ ਗਏ ਓ ਇਕ ਜੋਗਾ ਰਹਿ ਜਾ ਸਾ ਉਹ ਵੀ ਪਲ਼ਕ । ਝਲ਼ਕ ਦਾ ਮੇਲਾ ਰੂਹ ਮਹਿਕ ਨਾ ਜਾਈ । ਤੁਸੀਂ ਵੇਖ ਸਕਦੇ ਹੋ ਓਹਨਾਂ ਕਿਨੈ ਹੀ ਸੋਹਣੇ ਤਰੀਕੇ ਨਾਲ ਏਹ ਕਵਿਤਾ ਲਿਖੀ ਆ। ਓਹਨਾ ਨੇ ਦੱਸਿਆ ਵੀ ਸਾਨੂ, ਉ ਗੁਲਾਬ ਦਾ ਫੁੱਲ ਤੋੜਨ ਵਾਲਿਓ। ਇਹ ਤੁਸੀ ਜੇ ਅੱਜ ਗੁਲਾਬ ਦਾ ਇਕ ਫੁੱਲ ਤੋੜਨਾ ਤਾ, ਤੁਸੀ ਇਕ ਜੋਗਾ ਹੀ ਰਹਿ ਜਾਣਾ । ਅੱਜ ਉਸ ਫੁੱਲ ਨੂੰ ਟਾਹਲੀ ਨਾਲ ਵੱਖ ਕਰ ਰਹੇ। ਓ ਉਹਨੇ ਕਲ ਨੂੰ ਮਰ ਜਾਣਾ ਉਸਦੀ ਮਹਿਕ ਚਲੀ ਜਾਣੀ ਹੈ ਤੇ ਉਸ ਦਾ ਜੋ ਵੀ ਮਹਿਕ ਵਿਚ ਵਿਚ ਵਿਛੋੜਾ ਜੋ ਹੋਣਾ। ਉਸਦਾ ਰੁੱਖ ਨਾਲੋਂ ਓਹੋ ਫੁੱਲ ਨੇ ਜਾਗਣਾ ਤੇ ਉਸਦੇ ਪੇਡ ਨੇ ਭੀ ਜਾਗਣਾ ਤੂੰ ਹੁਣ ਮੈ ਜੋ ਸੋਨੂ ਸਾਂਭਣ ਦਾ ਲਾ coca cola ਦੁੱਧ ਨਹੀਂ ਪਾਇਆ, ਖੂਬ ਚਾਅ ਰੰਗਣ ਦਾ ਭਰਿਆ, ਰੰਗ ਨਾ ਏਸ ਵਟਾਇਆ, ਵਿਛੋੜ ਦੀ ਕਾਲਕ ਸੀ ਆਈ । ਬਿਨ ਮਿਲਿਆ ਨਹੀਂ ਰਹਿੰਦੀ ਅੰਗ ਅੱਗ ਦੇ ਲਾ ਕੇ ਦੇਖੋ, ਚੜਦਾ ਰੂਪ ਵਸਾਇਆ ਤੇ ਮੈ ਚਾਉਂਦਾ ਹਾ ਵੀ ਜੋ ਮੈ ਸੋਨੂ ਦੱਸਿਆ । ਆਸਾਂ ਕਰਦਾ ਹਾਂ ਵੀ ਮੈ ਤੁਹਾਨੂੰ ਵਧੀਆ ਲੱਗਿਆ ਹੋਉ ਗਾ ਤੇ ਏਨੀ ਹੀ ਮੇਰੀ ਕਹਾਣੀ ਸੀ ਗੀ ਤੇ ਧੰਨਵਾਦ ਬਾਕੀ ਫੇਰ ਕਦੀ ਦੇਖਾ ਗੇ ।

hello ਸੱਤ ਸ਼੍ਰੀ ਅਕਾਲ ਸੱਤ ਸ਼੍ਰੀ ਅਕਾਲ ਠੀਕ ਆ ਹਾਂਜੀ ਹਾਂਜੀ ਠੀਕ ਆ ਵਧੀਆ ਤੁਸੀਂ ਸੁਣਾਓ ਵਧੀਆ ਤੇ ਆਪਣੇ ਸੁਣਾ ਹੋਰ ਕਿ ਕਰਨ ਢਈ ਆ ਬੱਸ ਕੁਸ਼ ਨੀ ਕਰਨਾ ਕਿ ਆ ਵੇਹਲੀ ਰੋਟੀ ਪਾਣੀ ਖਾ ਲਿਆ

ਅੱਛਾ ਠੀਕ ਆ ਨਿੱਕੀਆਂ ਦੋਵੇਂ

ਇਹ ਰਾਜੂ ਦਾ ਰਾਜੂ ਦੇ ਫੋਨ ਰਾਜੂ ਦਾ ਫੋਨ ਹੈ ਨਾ ਏਸ ਤੋ ਗਲ ਕੀਤੀ ਹਾਂ ਠੀਕ ਕੱਲ ਕੀਤਾ ਕਿਉਂ ਨਹੀਂ ਸੀ ਫੋਨ ਮੁੜਕੇ ਕੱਲ ਕੀਤਾ ਕਿਉਂ ਨਹੀਂ ਸੀ ਕਲ ਓਹ ਨਾ ਕੁਸ਼ ਐਵੇਂ ਗੜਬੜੀ ਜੀ ਹੋ ਗਈ ਸੀ ਤਾ ਨੀ ਸੀ ਕੀਤਾ ਪਤਾ ਨੀ ਤੇ ਓਹ ਮੈਂ ਆਖਿਆ ਚੱਲ ਮੈਂ ਨਾ ਹੁਣ ਕਰਨਾ ਫੋਨ ਸ਼ਹਿਰ ਗਈ ਹੁਣ

ਹੈਂ ਉਹ ਕਰਵਾ ਆਈ ਆ ਅੱਜਕਲ ਉਹ ਤੇਰੇ ਡੈਡੀ ਦੇ ਸਕੂਲੇ ਵੀ ਲੱਗਾ camp ਤੇ ਓਥੇ ਆਪਾਂ ਫੇਰ ਚੱਲ ਮਨੁ ਵੀ ਮਨਪ੍ਰੀਤ ਵੀ ਕਹਿਣ ਢਈ ਮੰਮੀ ਮੈਂ ਨਜਰ ਕਰਾਉਣੀ ਨੇੜੇ ਵਾਲੀ ਐਨਕ ਜਿਹੜੀ ਮੈਨੂੰ ਤੇ ਮਨੁ ਨੂੰ ਤੇ ਮਿਲਗੀ ਤੇ ਉਹ ਅਸੀਂ ਫੇਰ ਰੱਖ ਲਈ ਤੇ ਇਹਦੇ ਤੇ ਉਹ ਕਹਿੰਦੇ ਕਿ ਦੂਰ ਦੀ ਐਥੇ ਨਹੀਂ ਹੈਗੀ ਦੂਰ ਦੀ ਤੇ ਤੁਹਾਨੂੰ ਓਥੇ ਆਉਣਾ ਪਊਗਾ ਅੰਬਰਸਰ ਓਹੀ ਆਹੋ ਸੱਤੋ ਨੂੰ ਵੀ ਸੱਦਿਆ ਵੱਡੀ ਭੈਣ ਆਈ ਭਾਜੀ ਆਏ ਸਾਰਿਆਂ ਨੂੰ ਫੇਰ ਅਸੀਂ ਆਪਣਾ ਵੀ number ਲੈ ਲਇਆ ਮੇਰਾ ਤੇ ਰਾਜੂ ਮਨੁ ਦਾ ਤੇ ਮਨਪ੍ਰੀਤ ਦਾ ਤੇ ਉਹ ਹੈ ਮੇਰਾ ਤੇਰਾ ਸੀ ਇਹਦਾ ਚੌਦਾਂ ਤੇ ਮਨੂ ਦਾ ਪੰਦ੍ਰਹ ਤੇ ਸੱਤੋ ਦਾ ਅਸੀਂ ਬਾਈ ਲਿਆ ਤੇ ਉਹ ਫੇਰ ਵੀ ਨਾ ਆਈ ਤੇ ਫੇਰ ਕਿੱਡੀ late ਤੇ ਓਹਦਾ ਤੇ ਬਾਈ ਅਸੀਂ ਓਹਨੂੰ ਦੇ ਤਾ ਤੇ ਭਾਈ ਕਹਿੰਦੀ ਤੂੰ ਵੀ check ਕਰਾਉਣੀ ਭਾਜੀ ਆਂਦੇ ਵੀ ਕਰਾਉਣੀ ਨਜਰ ਆਪਣੀ check check ਕਰਾ ਲੋ ਤੇ ਫੇਰ ਉਹਨਾਂ ਦਾ ਤੇ ਸੱਤਰ ਪਜੰਤਰ ਨੰਬਰ ਸੀ ਅਸੀਂ ਕਿਹਾ ਬੀ ਅਸੀਂ ਤਾਂ ਹੁਣ ਚੱਲੇ ਆ ਵੀ ਤੁਸੀਂ ਹੁਣ ਕਰਵਾ ਕੇ ਤੇ ਚੱਲ ਜੀਓ ਘਰ ਅਸੀਂ ਹੁਣ ਫਿਰ ਘਰ ਆ ਗਏ ਹੈਂ ਤੇ ਓਹੀ ਮੈਂ ਕਿਹਾ ਚੱਲ ਆਹੋ

ਹਮ ਮਨੁ ਦੀ ਵੇ ਨੇੜੇ ਵਾਲੀ ਥੋੜੀ ਘਟ ਗਈ ਆ ਆਹੋ ਤੇ ਉਹੁ ਫਿਰ ਹਾਂ ਮੈਂ ਆਖਿਆ ਕੋਈ ਨਹੀਂ ਫੇਰ ਕਰਵਾ ਲੈਣੇ ਆ ਪਤਾ ਹੀ ਤਿੰਨ ਸੋ ਮੈਂ ਵੀ ਲਵਾ ਲਈ ਐਨਕ ਤਿੰਨ

ਵਧੀਆ ਫੇਰ ਜਿਥੇ ਟਿਕੀ ਓਥੇ ਟਿਕੀ ਰਹੂਗੀ ਨਾ ਮੈਂ ਤਾਂ ਆਪ ਕਹਿਣੀ ਆ ਮੈਂ ਵੀ ਕਹਿਣੀ ਮੈਂ ਕਿਹਾ ਸਾਨੂੰ ਵੀ ਚਾਹੀਦੀ ਹੈ ਮੈਂ ਕਿਹਾ check ਕਰਾਉਣੀ ਪਰ ਉਹ ਤਾਂ ਬੜਾ ਲਾਉਂਦੇ ਆ ਜੋ ਸਵੇਰ ਤੋਂ ਬੰਦਾ ਜਾਵੇ ਸਾਰਾ ਦਿਨ

ਟੈਮ time ਬੜਾ ਲਾਉਂਦੀ ਆ late ਬਾਰੀ ਆਉਂਦੀ ਹੈ ਆਹੋ ਓਥੇ ਤੇ ਉਹ ਆਪਾਂ ਓਦੋਂ ਗਏ ਆ ਇਕ ਵਾਰ ਤੇ ਕਿੱਡੀ late ਆਏ ਹੈਂ ਇਕ ਗਰਮੀ ਬੜੀ ਓਥੇ ਆਹੋ ਹਾਂ ਤੇ ਫੇਰ ਛੱਡ ਕੇ ਕਿਥੇ ਜਾਣਾ

private ਕਰਨੀ ਆ ਠੀਕ ਹੈ ਨਾ private check ਕਰਵਾਨੀ ਠੀਕ ਹੈ

ਤੂੰ ਜਾਵੀਂ ਤੂੰ ਤੇ ਸੋਨੂ ਤੇ ਫੇਰ ਗੱਲ ਤੁਸੀਂ ਘਰੋਂ ਚੱਲ ਜੋ ਤੇ ਕੁੜੀਆਂ ਫੇਰ ਵਿਚਾਰੀ ਕਿਥੇ ਛੱਡਣੀਆਂ ਹਣਾ ਆਹੋ ਆਹੋ ਨਹੀਂ ਬਿਲਕੁਲ ਨਹੀਂ ਛੱਡ ਕੇ ਜਾਣਾ ਕਿਤੇ ਆਹੋ ਚੱਲ ਹੋਰ

ਹਾਂ ਓਥੇ ਸੀ ਆਹੋ ਨਾਲ ਮੈਂ ਓਹਨੂੰ ਕਿਹਾ ਸੀ ਤੁਸੀਂ ਵੀ ਕਰਾ ਲੋ check ਤੇ ਓਹੋ ਕਹਿੰਦਿਆਂ ਕਿ ਕਰਾਉਣੇ ਆ ਕਹਿੰਦੇ ਉਹ ਕੇ ਤੁਹਾਡੀ ਕੇ ਕਰਾਵਾਂਗੇ ਆਹੋ ਫੇਰ ਮੈਂ ਕਿਹਾ ਚਲ

ਹਮ ਹਮ ਹਮ ਆਹ ਨਹੀਂ

ਤੇ ਜੇ ਮੈਂ ਕਿਹਾ lens ਲੁਨਸ ਪਾਉਣਾ ਪਾਊਗਾ ਤੇ ਚੱਲ ਪਵਾ ਲਈ ਤੇ ਮੁੜਕੇ ਚੱਲ ਬੰਦਾ ਪਵਾ ਹੀ ਦਿੰਦਾ

ਸਸਤੀ ਵੀ ਹੁੰਦੀ ਆ ਕੋਈ ਜਰੂਰੀ ਨਹੀਂ ਵੀ ਜਿਆਦਾ ਮਹਿੰਗੀ ਹੁੰਦੇ ਕਈਆਂ ਦੇ rate ਸਹੀ ਵੀ ਹੁੰਦਾ ਵਾ ਹਾਂ ਵੀ ਤਿੰਨ ਕੁ ਹਜਾਰ ਤੱਕ ਚਲੋ ਜੇ ਤਾਂ ਆਪਾਂ check ਕਰਾਈ ਕਹਿੰਦੇ ਵੀ ਮਨ ਲੋ ਇਕ ਮਹੀਨੇ ਤੱਕ ਥੋਡੀ ਹੈਗੀ date ਜੇ ਪਰ ਇਕ ਮਹੀਨੇ ਤੁਸੀਂ ਆ ਸਕਦੇ ਸੀ ਜੇ ਤੁਸੀਂ lens ਪੁਵਾਨਾ ਤਾਂ ਕਹਿੰਦੇ ਲੋਕਾਂ ਨੂੰ ਕਹਿਣ ਢੇ ਸੀ ਸਾਡੇ ਕੁ ਅੱਠ ਵਜੇ ਨਾ DP ਚ ਗੱਡੀ ਆ ਜਾਊਗੀ ਤੇ ਇਥੋਂ ਹੀ ਤੁਹਾਨੂੰ ਲੈ ਦਾਂਗੇ ਜੇ ਕਿਸੇ ਨੇ ਪਵਾਉਣਾ ਤੁਸੀਂ ਇਥੇ ਆ ਜਾਓ ਤੇ ਉਹ ਫੇਰ ਆਹੋ ਤੇ ਅੱਗੇ ਚੱਲੋ ਮੈਂ ਵੇਖ ਲਵਾਂਗੀ ਉਹ ਚੱਲ ਮੈਂ ਕਿ check ਤੇ ਕਰਵਾਓ ਹਮ check ਕਰਵਾਉਣੀ ਚਾਹੀਦੀ ਹੈ ਪਤਾ ਫੇਰ ਹੀ ਲਗਦਾ ਨਿਆਣੇ ਗਏ school ਦੋਵੇਂ ਨਹੀਂ ਅੱਜ ਓਹਨਾ ਨੂੰ ਨਹੀਂ ਛੁੱਟੀ ਆ ਕਾਹਦੀ ਰੀਤ ਨੂੰ ਤੇ ਯੁਵਰਾਜ ਨੂੰ ਕਾਹਦੀ ਕੀਤੀ ਆ

ਅੱਛਾ ਅੱਛਾ ਸਾਡੇ ਤੇ ਇਥੇ ਉਹ ਪਾਈਆਂ ਨਾ ਉਹ ਵੋਟਾਂ ਨੀ ਪੈਂਦੀਆਂ ਹੁੰਦੀਆਂ ਜਿਹੜੀਆਂ ਗੁਰਦਵਾਰੇ ਦੀਆਂ ਪੈਂਦੀਆਂ ਹੁੰਦੀਆਂ ਨਾ

ਉਹ ਪਾਈਆਂ ਹੀ ਮੈਂ ਤੇ ਪਿਓ ਇਹਦਾ ਸਵੇਰੇ ਪਹਿਲਾਂ ਪਾ ਆਏ ਸਾ ਅਸ਼ਾ ਅਸ਼ਾ ਮਾਤਾ ਹੁਣ ਗਈ ਹੈ ਅਸ਼ਾ ਹੋਰ ਤੇ ਤੇਰੀ ਤੇਰੀ ਨਹੀਂ ਬਣੀ

ਹਾਂਜੀ ਤੇ ਹੁਣ ਗਈ ਆ ਥੱਲੇ ਉਹ

ਥੋੜੀ ਜਿਹੀ ਢਿੱਲੀ ਸੀ ਤੇ ਪਤ ਵਗੈਰਾ ਠੀਕ ਨਹੀਂ ਸੀ ਨਾ

ਰਾਤੀ ਉਲਟੀ ਉਲਟੀਆਂ ਕਰਦੀ ਰਹੀ ਹੈ

ਆਹੋ ਓਹੀ ਆਹੋ

ਤੇ ਓਹੀ ਐ ਵੀ ਉਹ ਕਰਦੀ ਵੀ ਖਾਣ ਦਾ ਧਿਆਨ ਨਹੀਂ ਗੀ ਰੱਖਦੀ

ਬੇਸਵਾ ਖਾਈ ਜਾਂਦੀਉ ਕੱਲ ਅੰਨ੍ਹੇ ਵਾਹ ਬ੍ਰੈਡ ਖਾਇ ਜਾਣ ਡੀ ਸੀ ਰੋਟੀ ਤੇ ਮੈਂ ਖਾਣ ਨਹੀਂ ਢਈ ਜਵਾਂ ਹੀ ਨਹੀਂ ਖਾਂਦੀ